ਮੈਂ ਵੇਖੋ ਕਰਦਾ ਠੀਕ ਕਿ ਏਦਾਂ ਮਾਰੂ। ਓਏ।

ਕਲੈਣੀਆਂ ਗੱਲਾਂ ਕਰਨੀਆਂ ਮੈਂ ਕੱਟਣ ਲੱਗੀ ਸੱਚੀ ਮੈਂ ਨਹੀਂ ਕਰਨੀ ਗੱਲ।

ਫਿਟੇ ਮੂੰਹ ਤੇਰਾ

ਸਤਿ ਸ੍ਰੀ ਅਕਾਲ ਜੀ

ਬਸ ਵਧੀਆ ਵਧੀਆ ਤੁਸੀ ਦੱਸੋ ਹੋਰ ਕੀ ਹਾਲ ਹੈ? ਜੀ ਸਾਡਾ ਹਾਂਜੀ ਹਾਂਜੀ ਸਾਰੇ ਠੀਕ ਆ ਹੋਰ ਤੁਸੀਂ ਦੱਸੋ ਹੋਰ ਘਰੇ ਸਾਰੇ ਠੀਕ ਆ ਜੀ ਤੇ ਹੁਣ ਤੁਹਾਡੀ ਸਿਹਤ ਕਿਵੇਂ ਆ? ਚਲੋ ਠੀਕ ਹੈ ਠੀਕ ਹੈ actually ma'am ਮੈਨੂੰ ਨਾ ਤੁਹਾਡੀ ਇੱਕ ਮਦਦ ਚਾਹੀਦੀ ਸੀ। ਹਾਂਜੀ ਮੈਨੂੰ ਨਾ ਮਹਿੰਦਰ ਸਿੰਘ ਧੋਨੀ ਦੇ ਉੱਤੇ ਮਿਲਿਆ ਸੀਗਾ ਕਿ ਮਤਲਬ topic ਮਿਲਿਆ ਸੀ ਕਰਨ ਦੇ ਲਈ ਤੇ ਮਤਲਬ ਨਾ ਮੈਨੂੰ ਉਨ੍ਹਾਂ ਦੇ ਬਾਰੇ ਇੰਨੀ knowledge ਨਹੀਂ ਹੈ ਕਿਉਂਕਿ ਮੈਂ ਸੁਣਿਆ ਸੀ ਨਾ ਕਿ ਆਹ ਤੁ ਤੁਹਾਨੂੰ ਮਤਲਬ ਤੁਹਾਡੇ ਕਾਲਜ ਦੇ time ਬਹੁਤ ਸਾਰੇ notes ਅਹ ਮਿਲਦੇ ਹੁੰਦੇ ਸੀਗੇ topic assignments ਨਾ ਇਹਦੇ ਤੇ ਮਹਿੰਦਰ ਸਿੰਘ ਧੋਨੀ ਤੇ ਜਦ ਤੁਸੀਂ ਕਰਦੇ ਸੀ। ਤੇ ਤੁਸੀਂ ਮੇਰੀ ਹੁਣ help ਕਰ ਸਕਦੇ ਹੋ ਮੈਨੂੰ ਉਨ੍ਹਾਂ ਬਾਰੇ ਦੱਸ ਸਕਦੇ ਤਾਂ ਕਿ ਮੈਂ ਆਪਣੀ assignment ਜਿਹੜੀ ਆ ਉਹ complete ਕਰ ਸਕਾਂ।

ਜੀ ਮਹਿੰਦਰ ਸਿੰਘ ਧੋਨੀ ਦਾ ਜਨਮ ਸੱਤ ਜੁਲਾਈ ਉੱਨੀ ਸੋ ਇੱਕਆਸੀ ਨੂੰ ਹੋਇਆ ਸੀ ਇਹ ਇੱਕ ਭਾਰਤੀ ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਦੋ ਹਜ਼ਾਰ ਸੱਤ ਤੋਂ ਦੋ ਹਜ਼ਾਰ ਸਤਾਰਾਂ ਤੱਕ। ਸੀਮਤ ਓਵਰਾਂ ਦੇ ਫਾਰਮੈਂਟਾਂ ਵਿੱਚ ਦੋ ਹਜ਼ਾਰ ਅੱਠ ਤੋਂ ਦੋ ਹਜ਼ਾਰ ਚੋਦਾਂ ਤੱਕ Test ਕ੍ਰਿਕਟ ਵਿੱਚ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਸੀ ਉਹ IPL ਵਿੱਚ। ਆ CSK ਦਾ ਮੌਜੂਦਾ ਕਪਤਾਨ ਵੀ ਹੈ ਉਸ ਨੇ ਭਾਰਤ ਨੂੰ ਤਿੰਨ ICC ਟ੍ਰੋਫਿਆਂ ਦੋ ਹਜ਼ਾਰ ਸੱਤ ICC ਵਿਸ਼ਵ ਟ੍ਵੇੰਟੀ ਟੂ ਠੌਸਨਡ ਇਲੈਵਨ ਵਿਸ਼ਵ ਕੱਪ। ਦੋ ਹਜ਼ਾਰ ਤੇਰਾਂ ICC champions trophy ਵਿੱਚ ਜਿੱਤ ਦਿਵਾਈ ਜੋ ਕਿਸੇ ਵੀ ਭਾਰਤੀ ਕਪਤਾਨ ਦੁਆਰਾ ਸਭ ਤੋਂ ਵਧ ਹੈ ਉਨ੍ਹਾਂ ਦੀ ਕਪਤਾਨੀ ਵਿੱਚ ਭਾਰਤ ਨੇ ਦੋ ਹਜ਼ਾਰ ਦਸ ਸਮੇਤ। ਦੋ ਹਜ਼ਾਰ ਸੋਲਾਂ ਏਸ਼ੀਆ ਕੱਪ ਵੀ ਜਿਤਿਆ ਉਸਦੀ ਅਗਵਾਈ ਵਿੱਚ ਭਾਰਤ ਨੇ ਦੋ ਹਜ਼ਾਰ ਦਸ ਅਤੇ ਦੋ ਹਜ਼ਾਰ ਗਿਆਰਾਂ ICC ਟੈਸਟ ਮੈਚਾਂ ਅਤੇ ਦੋ ਹਜ਼ਾਰ ਤੇਰਾਂ ICC ਇਕ ਰੋਜ਼ਾ

ਇਕ ਸੱਜੀ ਹੱਥ ਦਾ ਆਹ ਵਿਕਟ ਕੀਪਰ ਬਾਅਦ ਉਸ ਨੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਦਸ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਜਿਸ ਵਿੱਚ ਉਸ ਨੂੰ ਖੇਡ ਵਿੱਚ ਸਭ ਤੋਂ ਵਧੀਆ। ਆਹ ਫਨੀਸ਼ਰਾ ਵਿੱਚੋਂ ਇਕ ਵਜੋਂ ਜਾਣਿਆ ਜਾਂਦਾ ਹੈ ਉਹ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ

ਠੀਕ ਆ ਜੀ ਅਤੇ ਤੁਸੀ ਮੈਨੂੰ ਇਹਨਾਂ ਦੇ ਮਤਲੱਬ ਸ਼ੁਰੂਆਤੀ ਜੀਵਨ ਬਾਰੇ ਦੱਸ ਸਕਦੇ ਹੋ ਕੇ ਮਤਲਬ ਇਹਨਾਂ ਦਾ ਜਨਮ ਕਦੋ ਹੋਇਆ ਅਤੇ ਇਹਨਾਂ ਨੇ ਕਿਵੇਂ ਮਤਲਬ ਆਪਨੀ ਇੱਕਮ ਟੀਮ ਦੀ ਕਿਵੇਂ ਸਟਰਟਿੰਗ ਕੀਤੀ ਕਿੱਦਾਂ ਇਹਨਾਂ ਨੇ ਕੀਤਾ। ਜੀ ਜ਼ਰੂਰ ਜੀ। ਧੋਨੀ ਜੀ ਧੋਨੀ ਦਾ ਜਨਮ ਰਾਂਚੀ ਬਿਹਾਰ ਜੋ ਹੁਣ ਝਾਰਖੰਡ ਵਿਚ ਹੋਇਆ ਸੀ ਅਤੇ ਉਹ ਉਤਰਾਖੰਡ ਵਿੱਚ ਜੜਾ ਵਾਲੇ ਇੱਕ ਪੇਂਡੂ ਰਾਜਪੂਤ ਪਰਿਵਾਰ ਵੱਲੋਂ। ਉਹ ਪਾਨ ਸਿੰਘ ਅਤੇ ਦੇਵੀ ਆਹ ਦੇਵਕੀ ਦੇਵੀ ਦੇ ਤਿੰਨ

ਉਸ ਦਾ ਜੱਦੀ ਪਿੰਡ ਲਾਵਾਲੀ ਉਤਰਾਖੰਡ ਦੇ ਆਹ ਅਲਮੋੜਾ ਜਿਲੇ ਦੇ ਲਾਮਗੜਾ ਬਲਾਕ ਦੀ ਝਾਂਸੀ ਤਹਿਸੀਲ ਵਿੱਚ ਹੈ ਉਸ ਦੇ ਮਾਤਾ-ਪਿਤਾ ਉਤਰਾਖੰਡ ਤੋਂ ਰਾਂਚੀ ਝਾਰਖੰਡ ਚਲੇ ਗਏ ਜਿੱਥੇ ਉਸ ਦਾ ਵੀ ਮੀਹ ਰਾਂਚੀ ਦੇ ਦੁਰਾਡਾ ਖੇਤਰ ਵਿੱਚ ਸਥਿਤ। ਅਹ ਮੇਕਨ ਕਲੋ ਕਲੋਨੀ ਵਿੱਚ Junior ਪ੍ਰਬੰਧਕ City ਵਿੱਚ ਵਜੋਂ ਕੰਮ ਕੀਤਾ ਧੋਨੀ ਦੇ ਵੱਡੇ ਚਾਚਾ ਅਤੇ ਚਚੇਰੇ ਭਰਾਵਾਂ ਨੇ ਆਪਣੇ ਭਰਾ ਨੂੰ ਧੋਨੀ ਕਿਹਾ।

ਦੋ ਹਜ਼ਾਰ ਇਕ ਤੋਂ ਦੋ ਹਜ਼ਾਰ ਤਿੰਨ ਤੱਕ ਧੋਨੀ ਨੇ ਪੱਛਮੀ ਬੰਗਾਲ ਦੇ ਇੱਕ ਜਿਲੇ ਅਹ ਮਿਦਨਾਪੁਰ ਵਿਚ ਦੱਖਣ ਰੇਲਵੇ ਦੇ ਅਧੀਨ ਖੜਕ ਪੁਰ ਰੇਲਵੇ ਸਟੇਸ਼ਨ ਦੇ ਹੇਠ selling ticket

ਇਸ ਤੱਕ ਤੇ ਮੈਨੂੰ ਸਮਝ ਆ ਗਿਆ ਅਤੇ ਮਤਲਬ ਇਸ ਤੋਂ ਅੱਗੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ IPL ਦੇ ਵਿੱਚ ਵੀ ਨਾ ਮਹਿੰਦਰ ਸਿੰਘ ਧੋਨੀ ਨੇ ਜਿਵੇ participate ਕੀਤਾ ਮਤਲਬ ਕਿੱਦਾਂ ਉਹਨਾਂ ਨੂੰ ਇਹਨਾਂ ਬਾਰੇ ਮਤਲਬ knowledge ਮਿਲੀ IPL ਬਾਰੇ ਉਹ ਦੱਸ ਸਕਦੇ ਹੋਂ ਮਾੜਾ ਜਿਹਾ। ਹਮ ਜੀ ਮਹਿੰਦਰ ਸਿੰਘ ਧੋਨੀ ਦੋ ਹਜ਼ਾਰ ਅੱਠ ਵਿੱਚ ਭਾਰਤੀ ਪ੍ਰੀਮੀਅਮ ਲੀਗ ਦੇ ਵਿੱਚ ਚੇੱਨਈ ਦੀ ਟੀਮ ਦਾ ਕਪਤਾਨ ਬਣੇ ਚੇੱਨਈ ਕਿੰਗਜ਼ ਨੇ ਦੋ ਹਜਾਰ ਅੱਠ ਵਿਚ ਖਿਡਾਰੀਆਂ ਦੇ ਨਿਲਾਮੀ ਵਿਚ ਇੱਕ ਪੁਆਇੰਟ ਪੰਜ ਮਿਲੀਅਨ ਡਾਲਰ ਵਿਚ ਵਿਕਿਆ ਸੀ ਉਹ ਦੋ ਹਾਜ਼ਰ ਨੌ ਦੇ IPL ਦਾ ਸਦਕ ਤੇ ਮਤਲਬ ਹਨ ਫੇਰ ਇਹਨਾਂ ਦੀ ਜਿਹੜੀ ਕਪਤਾਨੀ ਕਾਉਂਸਿਲ ਸੀਗੀ ਓਹਦੇ ਲਈ ਮਤਲਬ ਇਹਨਾਂ ਨੇ ਇਹਨਾਂ ਨੂੰ ਆਪ ਦੇ ਆਪ ਮਿਲੀ ਜਾ ਫਿਰ ਕਿਸੇ ਨੇ ਇਹਨਾਂ ਦੇ ਲਈ ਸਿਫਾਰਿਸ਼ ਕੀਤੀ ਸੀ ਜੀ ਧੋਨੀ ਦੀ ਕਪਤਾਨੀ ਲਈ ਸਿਫਾਰਿਸ਼ ਸਚਿਨ ਤੇਂਦੁਲਕਰ ਨੇ ਕੀਤੀ ਦੋ ਹਾਰਜ਼ ਸੰਤ ਵਿਚ ਜਦੋਂ ਰਾਹੂਲ ਡੇਵਿਡ ਨੇ ਜਦੋ ਸਿਫਤ ਵਿੱਚੋ ਇਕ ਰੋਜਾ ਕਪਤਾਨੀ ਇਸਤੀਫ਼ਾ ਦੇ ਦਿਤਾ ਤਾ ਸਚਿਨ ਨੂੰ ਚੋਣਕਾਰਾਂ ਅਤੇ ਖੁਦ ਪਵਾਰ ਦੇ ਬੋਡਰ ਨੇ ਸੋਚਿਆ ਤੇ ਓਹਨਾ ਨੇ ਧੋਨੀ ਦਾ ਨਾਮ ਲਿਆ ਇਸੇ ਦੀ ਕਪਤਾਨੀ ਇਹ ਜਬਆ ਦੋ ਹਾਜਰ ਸੱਤ ਅਹ ਟਵੈਂਟੀ ਟਵੈਂਟੀ ਵਿਸ਼ਵ ਕੱਪ ਜਿਤਿਆ ਸੀ ਦੋ ਹਾਜਰ ਸੱਤ ਤੇ ਅੱਠ ਵਿਚ ਕਾਮਨ ਵੈਲਥ ਬੈਂਕ ਦੀ ਇਕ ਰੋਜਾ ਟਿਕਉਣੀ ਲੜੀ ਜਿਸ ਵਿਚ ਭਾਰਤ ਦਾ ਨਾਮ ਸ੍ਰੀ ਲੰਕਾ ਅਤੇ ਆਸਟ੍ਰੇਲੀਆ ਦੇ ਵਿਚ ਭਾਰਤ ਦੀ ਜਿੱਤ ਹੋਈ ਇਕ ਰੋਜਾ ਲੜੀ ਵਿਚ ਅਗਸਤ ਦੋ ਹਾਜਰ ਅੱਠ ਵਿਚ ਹੋਯਾਯ Idea Cup ਸ੍ਰੀ ਲੰਕਾ ਵਰੁੱਧ ਜਿੱਤ ਅਹ ਬਾਡਰ ਅਹ ਬਾਡਰ ਗੈਸਕਾਰ Trophy ਦੋ ਹਾਜਰ ਅੱਠ ਵਿਚ Autralia ਵਿਰੁੱਧ Test ਲਾੜੀ ਜੀਤੀ ਇਸ ਤੋਂ ਇਲਾਵਾ ਭਾਰਤੀ ਟੀਮ ਨੇ England ਵਰੁਦ ਭਾਰਤ ਵਿਚ ਖੇਡ੍ਹਦੇ ਹੋਏ Cup ਜਿਤਿਆ ਤੇ ਭਾਰਤੀ ਨੇ ਦੋ Match Test ਲੜੀ ਤੇ ਇਕ Point ਨਾਲ ਅਤੇ ਸੱਤ Match ਅਤੇ ਇਕ ਰੋਜਾ ਲੜੀ Zero ਨਾਲ ਜਿੱਤੀ ਧੋਨੀ ਤਾ ਜੋ ਕੇ ਚੌਦਹ ਨਵੰਬਰ ਦੋ ਹਜ਼ਾਰ ਅੱਠ ਦੇ ਪੰਜ ਫਰਬਰੀ ਦੋ ਹਾਜ਼ਰ ਨੌ ਵਿਚ ਵਿਚ ਇਕ ਨਰੋਜਾ ਮੈਚ ਲਗਾਤਾਰ ਜਿੱਤਣ ਵਾਲੇ ਤੇ ਇਹਨਾਂ ਤੋਂ ਇਲਾਵਾ ਮਤਲਬ ਤੁਸੀ ਮੈਨੂੰ ਦਸ ਸਕਦੇ ਹੋ ਕਿ Media ਵਿਚ ਇਹਨਾਂ ਬਾਰੇ ਕਿ ਕਿ ਚਰਚਾ ਰਹੀ ਤੇ ਕਿਦਾ ਕਿਦਾ ਮਤਲਬ ਜੀ ਜੀ ਧੋਨੀ ਨੇ ਬਚਪਨ ਤੋਂ ਲੈ ਕੇ ਦੋ ਹਾਜਰ ਗਿਆਰਾਂ ਕ੍ਰਿਕੇਟ ਵਿਸ਼ਵ ਕਪ ਤਕ ਦੇ ਜੀਵਨ ਦੇ ਆਧਾਰ ਵੀ ਬਣਾਈ ਗਈ ਸੀ ਤੇ ਜਿਸ ਵਿਚ ਲਿਖਯਾ ਐਮ ਐਸ ਧੋਨੀ

ਦੋਨਾਂ ਦੀ ਸਟ੍ਰੀ ਸੀ ਜਿਸ ਵਿਚ ਸੁਸ਼ਾਂਤ ਸਿੰਘ ਰਾਜ

ਓਹਨਾ ਵਿਚ ਸੀ ਉਹ Disney Plus Hotstar ਦੋ ਹਾਜ਼ਰ ਦਾ ਕਉ ਡਰਾਮਾ ਰੋ ਰਾਸ਼ਟ ਰੋ ਰਾਸ਼ਟ ਦੀ ਲਾਈਨ ਨੋਬਤ ਦੇ ਵਿਚ ਸੀ ਦੇ ਸਬੰਧ ਵਿਚ ਦਾ ਕਾਉ ਡਰਾਮਾ ਨੇ ਐਮ ਆਸ ਧੋਨੀ ਦੇ cricket Carrier ਸਭ ਤੋਂ ਕਾਲੇ ਦੌਰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਸੀ ਤੇ ਜਿਸ ਵਿਚ ਕੀਤੀ ਗਈਆਂ ਗੈਰ ਕੰਨੂਨੀ ਸਤੇਬਾਜੀ ਗਤੀਵਿਧੀਆਂ ਦਵਾਰਾ Chennai Super Kings ਡੇ ਤੇ ਪਾਬੰਦਿਸ਼ਾ ਲੈਣ ਦੇ ਮੁਖ ਅਧਿਕਾਰੀ ਗੁਰੂ ਨਾਥ ਨਾਇਕ ਸਨ ਅਹ ਧੋਨੀ ਭਾਰਤ ਤਹ ਧੁਨ ਦੇ Narration ਦੀ ਇਕ ਕਿਤਾਬ ਮਹਿੰਦਰ ਸਿੰਘ ਧੋਨੀ ਹੈ ਜੋ ਕੇ ਸੈਣੀ ਜਮਾਨੇ ਇਥੇ ਤਕ ਤਾ ਮੈਨੂੰਸਭ ਕੁੱਛ ਸਮਝ ਆ ਗਿਆ ਹੈ ਜਿਵੇ ਤੁਸੀਂ ਦਸਿਆ ਵਾ ਤੇ ਏਦੇ ਤੋਂ ਬਿਨਾ ਦਾ ਪੂਰਾ ਨਾਮ ਮੈਨੂੰ ਦਸ ਸਕਦੇ ਓ ਵੀ ਪੂਰਾ ਨਾਮ ਕਿ ਏ ਜੀ ਜੀ ਇਹਨਾਂ ਦਾ ਪੂਰਾ ਨਾਮ

ਹਾਂਜੀ ਮਹਿੰਦਰ ਸਿੰਘ ਧੋਨੀ ਨੂੰ ਲੋਕੀ ਮਾਹੀ ਕਹਿ ਕੇ ਵੀ ਬੁਲਾਉਂਦੇ ਹਨ Captain Cool ਕਹਿ ਕੇ ਵੀ ਬੁਲਾਉਂਦੇ ਹਨ

ਹਾਂਜੀ ਜੀ ਇਹਨਾਂ ਦਾ ਕਦ ਪੰਜ ਤੇ ਇਹਨਾਂ ਦੀ ਮਤਲਬ ਜਿਹੜੀ ਬੱਲੇਬਾਜ਼ੀ ਓਹਦਾ ਅੰਦਾਜ਼ ਮਤਲਬ ਕਿਹੜੇ ਹੱਥ ਨਾਲ ਕਰਦੇ ਆ ਸੱਜੇ ਨਾਲ ਖੱਬੇ ਨਾਲ ਕਿਦਾ ਮਤਲਬ ਜੀ ਇਹਨਾਂ ਦੀ ਬੱਲੇਬਾਜ਼ੀ ਦਾ ਜਿਹੜਾ ਅੰਦਾਜ਼ ਹੈ ਉਹ ਹੇਗਾ ਹੈ ਸਜਾ ਹੱਥ

ਜੀ ਇਹ ਨਾਲ Wicket Keeper ਤੇ ਬੱਲੇ ਬਾਜ ਠੀਕ ਏ ਠੀਕ ਤੇ ਤੁਸੀ ਮੈਨੂੰ ਦਸ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਪਹਿਲਾ ODI ਮੈਚ ਸੀ ਉਹ ਕੱਢ ਹੋਇਆ ਤੇ ਕਿਥੇ ਹੋਇਆ ਤੇ ਮੈਂ ਇਹ ਪੁੱਛਣਾ ਚਾਹ ਰਹੀ ਹਾਂ ਜਿਹੜੀ ਜਿਹੜੀ ਇਹਨਾਂ ਦੀ ਆਖ਼ਿਰੀ T Twenty ਆਈ ਸੀ ਹੈ ਨਾ ਤੇ ਵੀ ਓ ਕਦੋ ਆਈ ਸੀ ਜੀ ਆਖ਼ਿਰੀ T Twenty ਆਈ ਜੋ ਸਤਾਈ ਫਰਬਰੀ ਦੋ ਹਾਜ਼ਰ ਉਹਨੀ ਨੂੰ

ਕਿਉਕਿ ਇਹਨਾਂ ਮਤਲਬ ਜਦ ਮੈਂ Google ਤੇ Search ਕੀਤਾ ਮੈਨੂੰ ਤੁਹਾਡੇ ਨਾਲ ਗੱਲ ਕਰ ਕੇ ਪਤਾ ਤੇ ਮੈਂ ਸਾਰਾ ਕੁਝ note down ਵੀ ਕੇ ਲਿਆ ਤਾਕਿ ਮੇਰੇ ਕੰਮ ਆ ਸਕੇ ਕਿਉਕਿ ਮੇਰੀ Assignment ਹੈ ਮੈਨੂੰ ਬੋਥ ਵਾਦੀਆਂ ਤਰੀਕੇ ਨਾਲ ਦਸ ਹੈ ਤੁਸੀ ਸਬ ਕੁਜ

ਆਪਣੇ ਕਾਮ ਛੱਡ ਕਈ ਤੁਸੀ ਮਾਰੀ ਗੱਲ ਸੁਣੀ ਮੈਨੂੰ ਦਸ ਇਹਦੇ ਬਾਰੇ ਸਾਰਾ ਕੁਝ ਉਸਦੇ ਲਈ Thank You ਠੀਕ ਏ ਜੀ Bye

ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਿਆ ਹੈ। ਮੈਂ ਰਾਜਪੁਰੇ ਸ਼ਹਿਰ ਦੀ ਰਹਿਣ ਵਾਲੀ ਹਾਂ। ਮੇਰਾ ਅੱਜ ਦਾ ਵਿਸ਼ਾ ਹੈ ਸਬਜ਼ ਪਰੀ ਕਹਾਣੀ। ਇਕ ਰਾਜੇ ਦੇ ਤਿੰਨ ਪੁੱਤਰ ਸਨ। ਦੋ ਪੁੱਤਰ ਵਿਆਹੇ ਹੋਏ ਸਨ ਪਰ ਤੀਜੀ ਪੁੱਤਰ ਪਰ ਤੀਜਾ ਪੁੱਤਰ ਕੁਆਰਾ ਸੀ ਜਿਸ ਦਾ ਨਾਂ ਮਿਰਜ਼ਾ ਮੀਰਜ਼ਾਦਾ ਸੀ। ਮੀਰਜਾਦੇ ਦੀ ਇਕ ਭਰਜ਼ ਸਬਜ਼ ਪਰੀ ਚਾਹੁੰਦੀ ਭਰਜਾਈ ਚਾਹੁੰਦੀ ਸੀ ਕਿ ਮੀਰਜ਼ਾਦਾ ਉਸ ਦੀ ਭੈਣ ਨਾਲ ਵਿਆਹ ਕਰ ਲਵੇ। ਉਹ ਮੰਨਦਾ ਨਹੀਂ ਸੀ। ਇਕ ਦਿਨ ਭਰਜਾਈ ਨੇ ਮ ਮਿਹਣਾ ਮਾਰਿਆ ਮਾਰਦਿਆਂ ਕਿਹਾ ਜਾ ਵੇਖਾਂਗੇ ਜਦੋਂ ਤੂੰ ਕੋਈ ਸਬਜ਼ ਪਰੀ ਵਿਆਹ ਕੇ ਲੈ ਆਵੇਗਾ। ਇਸ ਤੇ ਮੀਰਜ਼ਾਦਾ

ਕ੍ਵਾਜ ਪਾਰੀ ਲਬਾਂ ਚਲ ਪਾਯਾ ਚਾਲ੍ਦ੍ਯਾਂ ਚਾਲ੍ਦ੍ਯਾਂ ਊ ਏਇਕ ਸੰਗ੍ਨੀ ਜੁਗਲੇ ਵਿਚ ਆ ਪੋਹ੍ਨ੍ਚ੍ਯਾ ਓਥੇ ਊ ਏਇਕ ਰੁਖਾਂ ਹੇਠ ਆਰਾਮ ਕਰਨ ਲਗਾ ਅਚਾਨਕ ਓਸਨੂ ਏਇਕ ਵਾਦੇ ਸਾੰਪ ਦੇ ਚੁੰਗਾਰੀ ਦੀ ਅਵਾਜ਼ ਚੁੰਗਾਰੀ ਦੀ ਅਵਾਜ਼ ਆਈ ਊ ਸਾਪ ਮਿਰ੍ਜ਼ਾਡੀ ਨੂ ਅਗੇ ਲੰਗਾਂ ਹੀ ਲਗਾ ਸੀ ਕੀ ਮਿਰ੍ਜ਼ਾਡੀ ਨੇ ਆਪਣੀ ਤਲਵਾਰ ਨਾਲ ਓਸਦੀ ਤੁਕ੍ਰੀ ਤੁਕ੍ਰੀ ਕਰ ਦਿਤੀ ਓਸ

ਹਾਥੀ ਸਾਪ ਨੂ ਮਾਰ੍ਦ੍ਯਾਂ ਵੇਖ੍ਯਾਤਾਂ ਓਹਨਾਂ ਨੂ ਸੁਖ ਦਾ ਸਾਹ ਯਾ ਹਨ ਓਹਨਾਂ ਮਿਰ੍ਜ਼ਾਡੀ ਨੂ ਕੇਹਾ ਕੇ ਅਸ੍ਥਿ ਪੁਰੁਸ਼ ਤੂ ਸਾਡੇ ਊਟੀ ਬਾਰਾ ਉਪਕਾਰ ਕੀਤਾ ਹੈ ਸਾਨੂ ਦਸ ਅਸੀਂ ਤੇਰੀ ਕੀ ਮਦਦ ਕਰਿਯੇ ਮਿਰ੍ਜ਼ਾਡੀ ਨੇ ਸਾਬਾਜ ਪਾਰੀ ਨਾਲ ਵਿਯਾਹ ਕਰਨ ਵਾਲੀ ਗਲ ਹੰਸ ਜੋਰੇ ਨੂ ਦਾਸੀ ਹੰਸ ਅਤੀ ਹੰਸਨੀ ਸਵਾਝ ਪਾਰੀ ਦੇ ਦੇਸ਼ ਜਾ ਦੀਨ ਦਾ ਪਤਾ ਦਸ੍ਯ ਊ ਕਈ ਵਾਰ ਉਦ੍ਦ੍ਯਾਂ ਉਦ੍ਦ੍ਯਾਂ ਉਧਰ ਜਾ ਪੋਹ੍ਨ੍ਚ੍ਯ ਸਨ ਹੰਸ ਕੇਹਾ ਹੰਸ ਨੇ ਕੇਹਾ ਮੈਂ ਤੇਨੁ ਅਪਨੇ ਪੰਖ ਪੰਖਾਂ ਊਟੀ ਬੈਠਾ ਕੇ ਸਬਝ ਪਾਰੀ ਦੇ ਦੇਸ਼ ਲੇ ਜਵਾਨ ਗਾ ਅਗਲੀ ਦਿਨ ਹੰਸ ਮਿਰ੍ਜ਼ਾਡੀ ਨੂ ਅਪਨੇ ਖੰਬਾਂ ਤੇ ਬਿਠਾ ਕੇ ਉੜ ਪਾਯਾ ਖੰਭ ਬਾਰਾ ਲੰਬਾ ਸੀ ਰਾਹ ਵਿਚ ਅਨੇਕਾਂ ਸਮੁੰਦਰ ਤੇ ਪਹਰ ਆਯ ਊ ਕਈ ਦਿਨ ਉਡਦਾ ਰਿਹਾ ਅਖੀਰ ਊ ਸਬਝ ਪਾਰੀ ਦੇ ਦੇਸ਼ ਪੋਹੰਚ ਗਾਯ ਹੰਸ ਤੇ ਮਿਰ੍ਜ਼ਾਡੀ ਨੂ ਹਿਕ ਰੁਖ ਹੇਠ ਆਰਾਮ ਕਰਨ ਲੈ ਉਤ ਉਤਾਰ ਦਿਤਾ ਆਪ ਓਹੋ ਉੜ ਕੇ ਅਸੀ ਪਾਸੇ ਵੇਖਣ ਲਗਾ ਉਸ੍ਨੀ ਵੇਖ੍ਯਾ ਕੀ ਏਇਕ ਨਦੀ ਵਿਚ ਪਾਰਿਯਾੰ ਨਹਾ ਰਿਯਾਨ ਸਨ ਤੇ ਓਹਨਾਂ ਦੇ ਖੰਭ ਕਿਨਾਰੀ ਤੇ ਪੇ

ਇਵੇਂ ਨਹੀ ਮਨ ਮਨਾਂ ਡਿਯਨ ਤੂ ਦਰਯਾ ਦੇ ਕੰਡੇ ਤੋਂ ਓਹਨਾਂ ਦੇ ਖੰਭ ਚੂਕ ਲਾਵੇ ਫੇਰ ਓਹਨਾਂ ਨੂ ਆਪਾਂ ਆਯ ਸਬਝ ਏਸ ਸ਼ਿਰਟ ਤੇ ਖੰਭ ਵਾਪਿਸ ਦੇ ਵਾਵਾਂ ਗੇ ਕੇ ਓਹੋ ਸਬਝ ਪਾਰੀ ਨੂ ਤੇਰੀ ਨਾਲ ਵਿਯਾਹ ਕਰਨ ਲਾਈ ਮਨਾਂ ਗਿਯਾੰ ਮਿਰ੍ਜ਼ਾਡੀ ਨੇ ਦਰਯਾ ਦੇ ਕੰਡੇ ਤਾ ਪਾਰਿਯਾੰ ਦੇ ਖੰਭ ਚੂਕ ਲੇ ਜਦੋਂ ਪਾਰਿਯਾੰ ਨਹਾ ਕੇ ਬਹਿਰ ਈਯਾਨ ਤੇ ਅਪਨੇ ਖੰਭਾਂ ਊਟੀ ਨਾ ਵੇਖ ਕੇ ਓਹਨਾਂ ਨੇ ਪਰੇਸ਼ਾਨ ਹੋਆਯ ਮੀਰਜਾਦੇ ਨੇ ਜੰਗਲਾਂ ਵਿਚੋਂ ਬਾਹਿਰ ਆ ਕੇ ਕੇਹਾ ਕਿ ਓ ਓਹਦੇ ਖੰਭ ਓਸ ਕੋਲ ਹਨ ਊ ਖੰਭਾ ਵਾਪਿਸ ਤਾਂ ਕਰੇ ਗਾ ਜੇ ਸਬਝ ਪਰੀ ਓਸ ਨਾਲ ਵਿਯਾਹ ਕਰਾਵੇ ਗੀ। ਮੀਰਜ਼ਾਦੇ ਨੇ ਇਕ ਇਕ ਪੱਗ ਪਰੀ ਦੇ ਖੰਭ ਵਾਪਿਸ ਕਰ ਦਿਤੇ। ਓਸ ਪਾਰੀ ਉੱਡ ਕੇ ਸਬਝ ਪਾਰੀ ਕੋਲ ਗਈ ਓਸ੍ਨੀ ਸਬਝ ਪਾਰੀ ਨੂ ਜਾ ਕੇ ਸਾਰੀ ਗਲ ਦਾਸੀ ਸਬਝ ਪਾਰੀ ਥੋਰੀ ਹੇਰਾਂ ਹੋਈ ਕੀ ਇਤਨੀ ਦੂਰ ਤਕ ਏਇਕ ਲਰਕਾ ਕਿਵੇਂ ਆਗਯਾ ਓਸ ਨੂ ਓਸੀ ਵੇਲੇ ਓਸ ਤਾ ਥਾਂ ਪੋਹੰਚੀ ਜਿਥੇ ਮਿਰਜਾਦਾ ਸੀ। ਓਸ੍ਜਨੇ ਜਦ ਸੋਹਣੇ ਤੇ ਸੁਨੱਖੇ ਮਿਰ੍ਜ਼ਾਦੇ ਨੂ ਵੇਖ੍ਯਾ ਤਾਂ ਓਸ ਨਾਲ ਵਿਯਾਹ ਕਾਰਵੋਨ ਲੈ ਤਿਆਰ ਹੋ ਗਈ। ਮਿਰ੍ਜ਼ਾਦੇ ਨੇ ਪਾਰਿਯਾੰ ਦੇ ਖੰਭ ਵਾਪਿਸ ਕਰ ਦਿਤੇ। ਸਬਝ ਪਰੀ ਨੇ ਮਿਰ੍ਜ਼ਾਦੇ ਨਾਲ ਵਿਯਾਹ ਕਾਰਵੋਨ ਲੈ ਪਰਿਯਾੰ ਵਲੋਂ ਪਾਰਿਯਾੰ ਵਾਲੇ ਕਪਰੀ ਤੇ ਖੰਭਾ ਉਤਰ ਦਿਤੀ ਤੇ ਅਸ਼ਨਾਨ ਕਰਨ ਕਰਨ ਵਾਲੇ ਕਪਰੀ ਪਹਨ ਲੇ ਊ ਓਸ ਵਿਚ ਪੇਹ੍ਲਾਂ ਵਾਲੀ ਉੜਨ ਦੀ ਸ਼ਕਤੀ ਨਹੀ ਸੀ ਹੰਸ ਓਹਨਾਂ ਦੋਨਾਂ ਨੂ ਬਿਠਾ ਕੇ ਉੜ ਰਿਹਾ ਸੀ ਊ ਦੋਵੇਂ ਬਾਰੀ ਹੀ ਊ ਦੋਵੇ ਬਾਰੀ ਦੇਰ੍ਹੀ ਵਿਚ ਬੈਠ ਕੇ ਸਮੁੰਦਰ ਦੇ ਰਸਤੇ ਮੀਰਜਾਦੇ ਦੇ ਦੇਸ਼ ਵੱਲ ਚਲ ਪਏ। ਹੰਸ ਵੀ ਓਹਨਾਂ ਦੇ ਨਾਲ ਹੀ ਸੀ। ਚਲ੍ਦ੍ਯਾਂ ਚਲ੍ਦ੍ਯਾਂ ਕੁਜ ਏ ਦਿਨ ਬੀਤ ਗਏ। ਕੇ ਦਿਨਬੜਾ ਭਯਾਨਕ ਤੂਫਾਨ ਆਯਾ। ਓਸ ਵੀਲ੍ਯ ਓਹਨਾਂ ਦੀ ਬੇਰੀ ਡੂਬ ਗਈ ਅਤੀ ਤੀਨੀ ਰੁਰ੍ਡੀ ਹੋਆਯ ਦੂਰ ਚਲੇ ਗਾਯ ਤੇ ਏਇਕ ਦੋਜਯ ਤੋਂ ਵਿਚਾਰ ਗਾਯ ਸਬਝ ਪਾਰੀ ਏਇਕ ਸ਼ੇਹਰ ਜਾ ਪੋਹ੍ਨ੍ਚ੍ਯਾ ਤੇ ਮੀਰਾ ਮਿਰ੍ਜ਼ਾਡੀ ਕਿਸੇ ਦੋਜਯ ਸ਼ੇਹਰ ਹੰਸ ਓਸ ਸਮੁੰਦਰ ਦੇ ਦੋਜਯ ਕੰਡੇ ਪੋਹੰਚ ਗਯਾ ਤੇ ਤਿਲ ਏਇਕ ਦੋਜਯ ਤੋਂ ਵਿਚਾਰ ਕੇ ਬਾਰੇ ਉਦਾਸ ਹੋਆਯ ਹੰਸ ਹੰਸ ਇਨਾਂ ਦੋਨਾਂ ਨੂ ਲਬਾਂ ਦਾ ਨਿਸ਼੍ਤਾ ਕੀਤਾ ਉਦਰ ਜਦੋਂ ਲੋਕਾਂ ਨੇ ਸਬਝ ਪਰੀ ਨੂ ਦੇਖ੍ਯਾ ਤਾਂ ਓਥੇ ਰਾਜੇ ਨੂ ਓਸਦੀ ਸੁੰਦਰਤਾ ਬਾਰੇ ਜਾ ਦੱਸਿਆ। ਰਾਜੇ ਨੇ ਜਦੋਂ ਸਬਝ ਪਰੀ ਨੂ ਦੇਖ੍ਯਾ ਤਾਂ ਉਸ ਉਤੇ ਮੋਹਿਤ ਹੋ ਗਯਾ। ਅਤੀ ਉਸਨੁ ਅਪਨੇ ਮੇਹ੍ਲਾਂ ਵਿਚ ਲੇ ਗਯਾ ਊ ਸਬਝ ਪਾਰੀ ਨੂ ਅਪਨੇ ਨਾਲ ਵਿਯਾਹ ਕਰਨ ਲੈ ਕੇਹਾ ਸਬਝ ਪਾਰੀ ਨੇ ਵੀ ਕੇਹਾ ਕੇ ਊ ਤਾਂ ਪੇਹ੍ਲਾਂ ਵੀ ਵਿਯਾਹੀ ਹੋਈ ਆਯ

ਇਕ ਰਾਜੇ ਦੇ ਤਿੰਨ ਪੁੱਤਰ ਸਨ। ਦੋ ਪੁੱਤਰ ਵਿਆਹੇ ਹੋਏ ਸਨ ਪਰ ਤੀਜੀ ਪੁੱਤਰ ਪਰ ਤੀਜਾ ਪੁੱਤਰ ਕੁਆਰਾ ਸੀ ਜਿਸ ਦਾ ਨਾਂ ਮਿਰਜ਼ਾ ਮੀਰਜ਼ਾਦਾ ਸੀ। ਊ ਸਬਝ ਪਾਰੀ ਦੇ ਹਰ ਹੁਕਮ ਮਨਾਂ ਸਬਝ ਪਾਰੀ ਨੇ ਸੋਚ ਸੋਚ ਕੇ ਆਪਣਾ ਪਤੀ ਅਤੀ ਹੰਸ ਨੂ ਲਬਾਂ ਲੈ ਏਇਕ ਤਰਕੀਬ ਸੋਚੀ ਓਸ੍ਨੀ ਅਪਨੇ ਮੇਹਲ ਦੀ ਚਾਟ ਊਟੀ ਪੰਚਿਯਾਂ ਲੈ ਚੰਗੇ ਖਿਲਾਰ ਅਤੀ ਨਾਲ ਹੀ ਸੂਚੀ ਮੋਤੀ ਦੀ ਥਾਲ ਢੇਰੀ ਲਾ ਦਿਤੀ ਆ ਜੇਡੀ ਕਰ ਕੇ ਹਨ ਓਹੋ ਪੇਹ੍ਲਾਂ ਹੰਸ ਨੂ ਲਬਨਾ ਚੌਂਦੀ ਸੀ ਓਹਨੁ ਪਤਾ ਸੀ ਕੀ ਹੰਸ ਸੂਚੀ ਮੋਤੀ ਖਾ ਕੇ ਪੁਖ਼ ਮਿਤਾਂਦੀ ਮਿਟਾਂਦਾ ਸੀ ਏਸ ਵਿਚ ਏਇਕ ਨਾ ਦੀ ਏਇਕ ਏਸ ਲੈ ਇਕ ਨਾ ਦੀ ਇਕ ਦਿਨ ਊ ਚੌਗਾ ਚੁਗਨ ਜ਼ਰੂਰ ਅਵੇਗਾ। ਹਰ ਰੋਜ਼ ਭਾਂਤ ਭਾਂਤ ਦੇ ਪੰਛੀ ਅੰਡੇ ਤੇ ਚੁਗਾ ਚੁਗ ਕੇ ਲੇ ਜਾਂਦੇ। ਪੰਛੀਆਂ ਨੇ ਚੁਗੀ ਦੀ ਖਬਰ ਦੂਰ ਦੂਰ ਤਕ ਫੈਲਾ ਦਿਤੀ ਏਸ ਚੁਗੀ ਲੈ ਦੂਰ ਦੂਰ ਵੀ ਪੰਛੀ ਪੰਛੀ ਆਉਣ ਲਗੀ ਏਸ ਦਿਨ ਹੰਸ ਫੁਖਾ ਫਾਖਾ

ਹੰਸ ਅਤੇ ਸਬਜ ਪਰੀ ਨੇ ਇਕ ਦੂਜੇ ਨੂ ਪਹਿਚਾਣ ਲਿਆ। ਦੋਵੇ ਇਕ ਦੂਜੇ ਨੂ ਮਿਲ ਕੇ ਬੜੇ ਖੁਸ਼ ਹੋਣ ਲਗੇ ਮੀਰਜਾਦੇ ਨੂੰ ਲਬੰਨ ਚਾਉਂਦੇ ਸਨ। ਹੰਸ ਹਰ ਰੋਜ਼ ਸਵੇਰੇ ਮਿਰਜਾਦਾ ਨੂ ਲੱਭਣ ਲੈ ਉਡਦਾ ਤੇ ਦੂਰ ਦੂਰ ਤਕ ਜਾਂਦਾ। ਓਸ ਨੂ ਨਿਰਾਸ ਹੀ ਬਰਤਨਾਂ ਪੈਂਦਾ। ਓਦਰੋਂ ਮੈ ਮਿਰਜਾਦਾ ਇਕ ਦੇ ਘਰ ਜਾ ਪੋਹ੍ਨ੍ਚਾ ਓਸਦੀ ਕਪਰੇ ਫਟੇ ਹੋਏ ਸਨ। ਓਹੋ ਖਾਂ ਨੂ ਕੁਜ ਵੀ ਨਾਈ ਸੀ। ਓਹਨਾਂ ਨੇ ਤਾਥ੍ਯਾਂਕਰ ਨੂ ਕੇਹਾ ਮਾਈ ਤੂ ਮੇਨੂ ਕੁਜ ਖਾਂ ਨੂ ਦੇ ਦਯਾ ਕਰ ਮੈਂ ਤੇਨੁ ਜੰਗਲੇ ਵਿਚੋਂ ਬਾਲਣ ਲੈ ਲੱਕੜਾ ਲਯਾ ਦਯਾ ਕਰਾਂਗਾ। ਹੰਸ ਹਰ ਰੋਜ਼ ਸਵੇਰੇ ਮਿਰਜਾਦਾ ਨੂ ਲੱਭਣ ਲੈ ਉਡਦਾ ਤੇ ਦੂਰ ਦੂਰ ਤਕ ਜਾਂਦਾ। ਓਸ ਨੂ ਨਿਰਾਸ ਹੀ

ਜੰਗਲੇ ਵਿਚ ਪਿੰਡ ਪਿੰਡ ਉੜ ਰਿਹਾ ਸੀ ਹੰਸ ਨੇ ਮੀਰਜਾਦੇ ਨੂ ਦੇਖ੍ਯਾ ਤਾਂ ਤਾਂ ਮਿਰਜਾਦਾ ਬੋਹਤ ਲੀਸਾ ਹੋਗਯਾ ਸੀ ਤਾਂ ਓਸਨੇ ਓਸਨੂ ਪੇਹ੍ਚਾਨ ਲਯਾ ਮੀਰਜਾਦੇ ਨੇ ਵੀ ਹੰਸ ਨੂ ਪੇਹ੍ਚਾਨਲਿਯਾ।

ਮੇਰਾ ਨਾਮ ਹੇਗਾ ਜੀ ਜਗਸੀਰ ਸਿੰਘ ਤੇ ਮੈਂ ਅੱਜ ਤੁਹਾਡੇ ਨਾਲ ਆਪਣਾ ਇਕ job ਦਾ experience share ਕਰਨਾ ਚਾਹੁਨਾ। ਗੱਲ ਇਹ ਆ ਕੇ ਮੈਂ ਨਾ ਏਥੇ ਆਪਣੇ job job ਕਰਦਾ ਆਪਣੇ ਮੁਹਾਲੀ ਦੇ ਵਿਚ ਮੁਹਾਲੀ ਦੇ ਵਿਚ ਹੇਗਾ zomato ਦਾ office ਇਕ ਮੈ ਓਥੇ ਲੱਗਿਆ ਸੀਗਾ ਮਾਰਚ ਦੇ ਵਿਚ ਮਾਰਚ ਦੇ ਵਿਚ ਮੈ ਆਪਨੇ job ਸ਼ੁਰੂ ਕੀਤੀ ਸੀ। zomato ਦੇ ਵਿਚ job ਥੋਨੂੰ ਸੁਨਣ ਚ ਲੱਗ ਰਿਆ ਹੋਣਾ ਵੀ ਇਕ ਤਾਂ ਹੁੰਦੀ ਆ zomato ਦੀ job ਜਿਦਾਂ ਆਪਾਂ ਕਹਿ ਦੀਏ ਕਿ ਉਹ rider ਹੁੰਦੇ ਆ ਜੇੜ੍ਹੇ ਜਿਨ੍ਹਾਂ ਨੂੰ ਆਪਾਂ delivery partner ਕਹਿ ਦੀਨੇ ਆ ਉਹ ਨਹੀਂ ਸੀ ਮੇਰੀ job ਉਹ ਜੇੜੇ delivery partner ਹੁੰਦੇ ਆ ਜਿਦਾਂ ਆਪਣੇ ਘਰਾਂ ਦੇ ਵਿਚ ਆਕੇ ਉਹ ਖਾਣਾ ਦੇਕੇ ਜਾਂਦੇ ਆ ਨਾਂ food ਜੇੜਾ ਉਹ deliver ਕਰਦੇ ਨਾਂ ਅਲੱਗ ਅਲੱਗ ਸ਼ਹਿਰਾਂ ਦੇ ਸਾਨੂੰ ਮੇਰੇ ਸਾਬ ਨਾਲ ਸਬ ਨੂੰ ਪਤਾ ਹੀ ਆ ਵੀ zomato ਕਿ ਚੀਜ ਆ ਨਾ ਸਬ ਤੋਂ ਪਹਿਲਾ ਮੈ ਮੋਟਾ ਮੋਟਾ ਦਸ ਦੀਨਾ ਵੈਸੇ ਤਾ ਤੁਹਾਨੂੰ ਪਤਾ ਹੀ ਨਾ ਵੀ zomato ਹੈ ਕਿ ਆ zomato ਇੱਕ online app ਆ ਜਿਹੜੀ restaurant ਦੇ ਨਾਲ restaurant ਜਿੰਨੇ ਵੀ ਆ ਜਿੰਨੀਆਂ ਵੀ city ਦੇ ਵਿੱਚ ਆ ਉਹਨਾਂ ਦੇ ਨਾਲ connect ਆ ਓਹਦਾ ਫਾਇਦਾ ਏਹ੍ਹ ਆ ਵੀ ਅਗਰ ਆਪਾ ਘਰ ਬੈਠੇ ਖਾਣਾ order ਕਰਦੇ ਆ ਹਣਾ ਤੇ ਓਹਦੇ ਵਿੱਚ ਆਪਾ ਨੂੰ ਮਤਲਬ ਜਿੰਦਾ ਆਪਾ ਕਹਿ ਦਈਏ ਕਿ ਕਈ ਵਾਰ ਕਿ ਹੁੰਦਾ ਕਿ job ਆਲੇ ਬੰਦੇ ਆ ਹਨਾ ਜਾ ਕਈ ਵਾਰ ਜਿਆਦਾ ਰਿਸਤੇਦਾਰ ਆ ਜਾਨ ਹਣਾ ਵੀ ਉਹਦੇ ਵਿੱਚ ਕਿ ਅੱਜ ਕੱਲ ਕੀ ਲੋਕੀ ਕਰਦੇ ਆ ਵੀ ਘਰੇ ਖਾਣਾ ਬਣੌਨ ਤੇ ਜਿਆਦਾ time ਲੱਗ ਜਾਂਦਾ ਤੇ ਉਹ ਰੈਸਟੂਰੈਂਟਾ ਤੋਂ order ਕਰ ਲੈਂਦੇ ਆ ਓਹਦੇ ਵਿਚ ਕਿ ਆ ਆਪਣੀ time saving ਵੀ ਵੱਚਦੀ ਆ ਜਦੋ ਕੋਈ ਆਇਆ ਵੀ ਆਪਣੇ ਘਰੇ ਵੀ ਆਪਾ ਓਹਨਾ ਨਾਲ ਗੱਲਾਂ ਬਾਤਾਂ ਕਰ ਲਈਏ ਦੁੱਖ ਸੁੱਖ share and share ਕਰ ਲਈਏ ਨਹੀਂ ਤਾ ਤੁਹਾਨੂੰ ਪਤਾ ਵੀ ਖਾਨਾ ਬਨੌਂਨ ਦੇ ਵਿਚ ਹੀ ਆਪਣਾ ਜਿਆਦਾ time ਹੀ ਲੱਗ ਜਾਂਦਾ basically ਜਿੰਦਾ ਆਪਾ ਦਾਖ਼ੀਏ ਵੀ

ਤੇ ਮੇਰੀ ਇਹਦੇ ਵਿਚ job ਖਾਣਾ deliver ਕਰਨ ਵਾਲੀ ਨਹੀਂ ਮੇਰੀ job ਸੀਗੀ office ਵਿਚ ਬੈਠ ਕੇ ਕਿਸੀ help ਕਰਦੇ ਸੀ ਕਸਟਮਰਾਂ ਦੀ ਵੀ ਜਿੰਦਾ ਕਿਸੇ ਦਾ ਕੋਈਂ ਵੀ ਜਿਹੜੇ customer ਆ ਓਹਨਾ ਨੇ ਕੋਈ ਆਪਣੇ order ਨਹੀਂ ਕੀਤਾ ਓਹਦੇ related ਓਹਨੂੰ ਕੋਈ ਵੀ problem ਆ ਰਹੀ ਆ ਅਗਰ ਤੇ ਅਸੀਂ ਓਹਨਾ ਦੀ problem ਦਾ ਹੱਲ ਕਰਦੇ ਆ ਓਥੇ ਬੈਠ ਕੇ ਠੀਕ ਆ।

ਤੇ ਬੜਾ ਹੀ ਵਧੀਆ ਮਤਲਬ job ਆ ਤੇ ਬੜਾ ਹੀ interesting environment ਆ ਐਥੇ ਤੇ

ਠੀਕ ਹੈ ਕਸ਼ਮੀਰ ਦੇ ਬੰਦੇ ਮਿਲੇ ਕਈ ਸਾਨੂੰ ਕੋਲਕਤਾ ਦੇ ਮੁੰਡੇ ਮਿਲੇ ਬੰਗਲੌਰ ਦੇ ਮੁੰਡੇ ਮਿਲੇ ਜਿਦਾਂ ਆਪਾਂ ਕਹਿ ਦੀਏ ਅਲੱਗ ਅਲੱਗ ਖਾਣੇ। ਅਲੱਗ ਅਲੱਗ ਗੱਲਾਂ ਬਾਤਾਂ ਅਲੱਗ ਅਲੱਗ ਲੋਂਕਾਂ ਦੇ experience ਜਾ ਕੋਈ ਸਾਨੂੰ ਬੜਾ ਚੀਜ਼ਾਂ ਬੜੀਆਂ ਚੀਜਾਂ ਦੇਖਣ ਨੂੰ ਮਿਲੀਆਂ ਐਥੇ ਜੇੜੀ ਮੇਰੀ ਜੇੜੀ improvement ਹੈ ਉਹ ਮੈਨੂੰ ਲੱਗਦਾ ਮੇਰੀ ਹੋਇ ਆ language ਦੇ ਵਿਚ ਜਿਹੜੀ ਆਪਣੀ ਭਾਸ਼ਾ ਜਿਹੜੀ ਆਪਣੀ ਬੋਲੀ ਆ ਮੈਂ ਜੇੜੀ ਪੰਜਾਬੀ ਮਾਂਮਾਂ ਬੋਲੀ ਬੋਲਦਾਂ ਮਲਵਈਮਲਵਈ ਚ ਹਗਾ ਹਣਾ। ਤੇ ਜਿਦਾਂ ਆਪਾਂ ਕਹਿ ਲਾਈਏ ਕੇ ਹਿੰਦੀ ਮਨੁ ਬਿਲਕੁਲ ਵੀ ਨਹੀਂ ਔਂਦੀ ਸੀ ਬੱਸ ਸਕੂਲ school time ਦੇ ਵਿਚ ਹਿੰਦੀ ਔਂਦੀ ਸੀ।

ਮੇਰਾ ਜਿਹੜਾ ਹਗਾ ਹਿੰਦੀ ਦੇ ਵਿਚ ਬੜਾ ਹੀ ਜ਼ਿਆਦਾ ਮੈਨੂੰ ਆਪਣੇ ਆਪ ਨੂੰ ਲੱਗਿਆ ਕਿ ਮਨੁ ਓਣ ਲੱਗ ਪੀ ਆ ਨਾਂ ਜਿਮੇ ਅਸੀਂ ਜ਼ਿਆਦਾਤਰ ਐਥੇ ਪਤਾ ਕਿ ਆ ਵੀ ਆਪਾਂ ਹਰ ਬੰਦੇ ਨਾਲ ਜੇ ਹਿੰਦੀ ਜਾ english ਦੇ ਵਿਚ ਆਪਾਂ ਗੱਲ ਕਰਨੀ ਆ ਜਿਹੜੀ english ਹੈ english ਤਾਂ ਮੇਰੀ ਆਪਾਂ ਜਿਦਾਂ ਕਹਿ ਦੀਏ ਕਿ starting ਤੋਂ ਹੀ ਬੜੀ ਜ਼ਿਆਦਾ ਵਧੀਆ ਠੀਕ ਹੈ। ਤੇ ਹਿੰਦੀ ਮੈਨੂੰ ਐਥੇ ਆਕੇ ਬੋਲਣੀ ਆਈ ਆ ਤੇ ਨਹੀਂ ਤਾਂ ਜਦੋਂ ਥੋੜੀ ਮੋਟੀ ਹਿੰਦੀ ਜਦੋਂ starting ਵਿਚ ਬੋਲਦਾ ਸੀਗਾ ਹਣਾ ਤੇ ਉਹ ਅਗਲੇ ਬੰਦੇ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਪੰਜਾਬੀ ਬੰਦਾ ਇਹ ਤੇ ਐਨਾ ਕੰਪਨੀਆਂ ਦੇ ਵਿਚ ਐਵੀ ਹੁੰਦਾ ਕਿ ਨਾਂ ਦੂਜੇ ਬੰਦੇ ਨੂੰ ਆਪਾਂ ਪਤਾ ਨੀ ਲਗਣਾ ਚਾਹੀਦਾ ਵੀ ਆਪਾਂ ਕਿਹੜੀ state ਤੋਂ ਕਿਹੜੀ ਬੋਲੀ ਤੋਂ ਕਿਦਾਂ ਕਿਥੋਂ ਆਪਾਂ ਬੋਲ ਰਹੇ ਆਂ ਹਣਾ। ਵੀ ਆਪਣਾ ਕਹਿਣ ਦਾ ਮਤਲਬ ਵੀ ਪੰਜਾਬੀ ਜਾ ਹੋਰ ਕਿਸੇ ਜਿਮੇ ਆਪਾਂ ਕਸ਼ਮੀਰੀ ਜਾ ਹੋਰ ਕਿਸੇ language ਯੂਪੀ ਆਲੇ ਜਾ ਓਹਨਾ ਦਾ touch ਨਹੀਂ ਉਣਾਂ ਚਾਹੀਦਾ ਆ ਇਕ basic ਇਕ normal ਹਿੰਦੀ ਜਿਹੜੀ ਆ ਉਹ ਆਪਾਂ ਬੋਲਣੀ ਆ ਇਥੇ ਤੇ ਹਿੰਦੀ ਬੋਲਦੇ ਵਿਚ ਮੇਰੀ improvement ਆਈ ਹਣਾ ਤੇ ਐਥੇ ਵੀ ਸਾਡਾ ਜਿਹੜਾ ਕੰਮ ਆ ਉਹ ਐਦਾਂ ਨਹੀਂ ਵੀ ਬਸ ਕਲਾ customer ਨੂੰ handle ਈ ਕਰਨਾ ਹਣਾ। zomato ਦੇ ਵਿਚ ਬੜੀ ਬੱਡੀ company ਆ ਹਣਾ ਇਹ ਤੇ ਜਦੋਂ ਜਿਹੜਾ ਅਸੀਂ ਕੰਮ ਕਰਦੇ ਆਂ ਹਣਾ ਜਿਦਾਂ ਕੇ ਅਸੀਂ ਮੈਂ ਦਿਨ ਦੇ ਵਿਚ ਸੱਠ customer handle ਕੀਤੇ ਆ ਸੱਠ ਕਸਟਮਰਾਂ ਦੇ ਨਾਲ ਵੀ ਮੈਂ ਗੱਲਬਾਤ ਕੀਤੀ ਆ ਹਣਾ ਉਹ ਫਿਰ ਓਹਦਾ ਸਰਵੇ ਕਰਦੇ ਆ ਵੀ ਮੈਂ ਕਿਨੇਂ ਮਿੰਟਾ ਦੇ ਵਿਚ ਕਿੰਨੇ customer ਲਏ ਠੀਕ ਹੈ। ਤੇ ਕਿੰਨੇ customer ਮੈਂ ਖੁਸ਼ ਕੀਤੇ ਤੇ ਕਿੰਨੇ ਕਸਟਮਰਾਂ ਕਿੰਨੀ-ਕਿੰਨੀ ਜਲਦੀ ਓਹਨਾ ਨੂੰ ਜਿਹੜਾ ਕਿ ਆ response ਦਿਤਾ ਮੈਂ ਵੀ ਥੋਡੇ ਨਾਲ ਵੀ ਇਕ ਹੁੰਦਾ ਨਾ ਵੀ ਜਦੋ ਮੈਨੂੰ ਇਹ ਤਾਂ ਇੱਕ ਏਦਾਂ ਦੀ app ਆ ਜਿਦਾਂ ਹੁਣ ਕਿਸੇ customer ਨੂੰ ਕੋਈ problem ਆਗੀ ਅਗਰ ਓਹਨੂੰ ਅੱਧੇ ਘੰਟੇ ਬਾਅਦ ਪੁਛੂਗਾ ਵੀ ਹਾਂ ਕਿ ਹੋਇਆ ਤੇ ਉਹ ਤਾਂ ਚੀਜ ਗ਼ਲਤ ਹੋਗੀ ਨਾਂ।

top ਤੇ ਓਂਦਾ ਸੀਗਾ ਵੀ ਜਿੰਨੇ ਵੀ ਅਸੀਂ ਸਾਰੇ ਬਚੇ ਸੀਗੇ ਸਬਤੋ ਜ਼ਿਆਦਾ ਵੀ ਮੈਂ ਕਸਟਮਰਾਂ ਨੂੰ ਜ਼ਿਆਦਾ ਖੁਸ਼ ਕਰਦਾ ਸੀਗਾ। ਜਿਆਦਾ ਪਰੋਬਲਾਮਾ ਹੱਲਹੱਲ ਕਰਦਾ ਸੀਗਾ ਮੈ ਤੇ ਮੈਨੂੰ ਐਸ ਚੀਜ ਦੀ

ਜਾ ਐਥੇ ਮਤਲਬ ਵੀ ਸਾਰਿਆਂ ਦੇ ਵਿਚ ਖੜਾ ਕੇ ਹਣਾ ਵੀ ਕੋਈ ਨਾਂ ਕੋਈ ਚੀਜ ਜਾ ਕੋਈ tiffin ਦੇ ਦੇਣਾ ਜਿਦਾਂ ਕੋਈ diner set ਦੇ ਦੇਣਾ ਜਾ ਹੋਰ ਕੋਈ ਚੀਜ ਦੇ ਦੇਣੀ। ਓਹਦੇ ਨਾਲ ਐਨਾ ਨੂੰ ਕਿ ਹੁੰਦਾ ਸੀਗਾ ਆ ਵੀ ਜਿਹੜੇ ਦੂਜੇ ਬਚੇ ਆ ਉਹ ਵੀ ਕੰਮ ਕਰਨ ਓਹਨਾ ਦੇ ਵਿਚ ਥੋੜਾ ਉਤਸ਼ਾਹ ਪੈਦਾ ਹੋਵੇ ਤੇ ਜੇ ਅਸੀਂ ਵੀ ਏਦ੍ਹੇ ਵਾਂਗੂ ਕੰਮ ਕੀਤਾ ਤੇ ਕੱਲ ਨੂੰ ਅਸੀਂ ਵੀ ਐਦੀ ਜਗਾਹ ਦੇ ਉਤੇ ਜਾਕੇ ਖੜ ਸਕਦੇ ਆਂ ਹਣਾ। ਤੇ ਇਹ ਚੀਜ ਮੈਨੂੰ ਮਤਲਬ ਐਨਾ company ਨੂੰ ਤੇ ਮੈਨੂੰ ਬੜੇ ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਸੀਗਾ ਵੀ ਮੈਂ ਦੋ ਤਿਨ ਸੋ ਬਚੇ ਦੇ ਵਿੱਚੋ ਹਣਾ ਬਈ ਆ ਪਹਲੇ ਨੰਬਰ ਤੇ ਆਉਣਾ ਤੇ ਮੈਨੂੰ ਮਤਲਬ ਇਥੇ ਮੈਂ ਜਿਨ੍ਹਾਂ time ਕੰਮਕੰਮ ਕੰਮ ਕਰ ਰਿਆਂ ਮੈਂ ਹਣਾ ਤੇ ਮੈਨੂੰ ਅੱਜ ਤੱਕ ਕੋਈ problem ਨਹੀਂ ਆਈ ਇਥੇ ਤੇ ਫਿਰ ਮੈਨੂੰ ਸੱਤ ਅੱਠ ਮਹੀਨੇ ਨਾਂ ਮੈਂ ਇਥੇ ਜਿਦਾਂ ਆਪਾਂ ਕਹਿ ਦੀਏ ਵੀ ਬੜਾ ਜ਼ਿਆਦਾ ਵਧਿਆ ਕੰਮ ਕੀਤਾ ਮੈਂ ਤੇ ਮੈਨੂੰ ਇਕ ਸਾਡੇ ਨਾ ਇਥੇ team leader ਹੁੰਦੇ ਆ ਹਣਾ। ਜਿਹੜੀ ਵੀ team ਦੇ ਵਿਚ ਮੈਂ ਸੀਗਾ ਓਹਦਾ ਨਾਮ ਸੀਗਾ ਜਸ ਪ੍ਰੀਤ ਉਹ ਬੰਦਾ ਵੀ ਬੜਾ ਵਧਿਆ ਸੀਗਾ ਗੰਗਾਨਗਰ ਤੋਂ ਸੀਗਾ ਓਹੋ ਬੰਦਾ। ਤੇ ਓਹਦੀ team ਚ ਮੈ ਮਤਲਬ ਜਿਨ੍ਹਾਂ ਕਿਆ ਓਹ ਕੰਮ ਕੀਤਾ ਓਹਨੇ ਮਨੁ ਹੋਂਸਲਾ ਦਿਤਾ ਵੀ ਤੂੰ ਆਪਣੇ team ਦੇ ਵਿਚ ਸਬ ਤੋ ਵਧਿਆ ਕੰਮ ਕਰਦਾਂ। ਤੇ ਤੈਨੂੰ ਨਾਂ ਵੀ ਤੇਰੀ promotion ਕਰਦਾਂਗੇ ਜਲਦੀ ਜੇ ਤੂੰ ਐਦਾਂ ਹੀ ਕੰਮ ਕਰਦਾ ਰਿਆ ਤਾਂ ਤੇ ਮੈਂ ਵੀ ਸੋਚੀ ਬੈਠਾ ਸੀਗਾ ਵੀ ਚਲ ਯਾਰ ਹਣਾ ਵੀ ਕੰਮ ਕਰਨਾ ਹੀ ਆ। ਵੀ ਚਾਹੇ ਉਹ ਡੰਡੇ ਨਾ ਕਰੋਨ ਚਾਹੇ ਉਹ ਪਿਆਰ ਨਾ ਕਰੋਨ ਤੇ ਆਪਾਂ ਨੂੰ ਕੰਮ ਕਰ ਲੈਣਾ ਚਾਹੀਦਾ ਹੈ ਤੇ ਫਿਰ ਬਾਇ ਜਿਨ੍ਹਾਂ time ਆਪਾਂ ਐਥੇ ਕੰਮ ਕੀਤਾ ਤੱਸਲੀ ਨਾਲ ਕੀਤਾ ਆਪਾਂ। ਤੇ ਤਨਖਾਹ ਜਿਹੜੀ ਉਹ ਵੀ ਮੈਂ ਸੱਚ ਦਸੁਗਾ ਐਥੇ ਮੈ ਜਿਹੜੀ ਮੇਰੀ ਤਨਖਾਹ ਸੀਗੀ ਸਾਢੇ ਸਤਾਰਾਂ ਹਜਾਰ ਰਿਪਿਆ ਤੇ ਪੂਰੀ ਉਂਦੀ ਸੀ ਆਪਾਂ ਨੂੰ ਜਿਨ੍ਹਾਂ ਕੰਮ ਕਰਦੇ ਸੀ ਵਧਿਆ। ਖੁਸ਼ੀ ਖੁਸ਼ੀ ਆਪਾਂ ਘਰੇ ਜਾਇਦਾ ਸੀਗਾ ਤੇ ਖੁਸ਼ੀ ਖੁਸ਼ੀ ਆਪਾਂ ਐਥੇ ਕਮ ਕਰਿ ਦਾ ਸੀਗਾ ਅੱਜ ਤਕ ਆਪਾਂ ਨੂੰ ਐਥੇ ਕੋਈ ਵੀ ਜ਼ਿਆਦਾ problem ਨਹੀਂ ਰਹੀ ਜੇ ਕਿਸੇ ਨੇ ਲੱਗਣਾ ਤਾਂ ਬੜੀ ਜ਼ਿਆਦਾ ਵਧਿਆ job ਆ। ਠੀਕ ਹੈ ਚਲੋ ਸਾਸਰੀਕਾਲ ਜੀ ਏਹੀ ਦੱਸਣਾ ਸਬ ਨੂੰ। ਸਤਿ ਸ੍ਰੀ ਅਕਾਲ ਜੀ ਮੈਂ ਮੈਂ ਕੀਰਤਪੁਰ ਸਾਹਿਬ ਤੋਂ ਬੋਲਦਾਂ ਜੀ ਸੋ ਮੈਂ ਅੱਜ ਤੁਹਾਨੂੰ ਪੰਜਾਬੀ ਦੇ topic ਬਾਰੇ ਦੱਸਾਂਗਾ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪੰਦਰਵੀਂ ਸਦੀ ਦੇ ਮੱਧ ਤੋਂ ਲੈ ਕੇ ਛੋਲਵੀਂ ਸਦੀ ਦੇ ਆਰੰਭ ਸਾਲਾਂ ਤੱਕ ਪੰਜਾਬ ਵਿੱਚ ਲੋਧੀ ਸੁਲਤਾਨਾਂ ਦਾ ਸ਼ਾਸਨ ਸੀ, ਉਹਨਾਂ ਦੀਆਂ ਨੀਤੀਆਂ ਦੇ ਕਾਰਨ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਫੈਲੀ ਹੋਈ ਸੀ ਪੰਜਾਬ ਦੀ ਸਮਾਜਿਕ ਅਵਸਥਾ ਵੀ ਚੰਗੀ ਨਹੀਂ ਸੀ ਸਮਾਜ ਦੋ ਮੁੱਖ ਵਰਗਾਂ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਿਆ ਹੋਇਆ ਸੀ, ਜਿਸ ਵਿੱਚ ਜਿਸ ਵਿੱਚ ਸਮਾਜ ਵਿੱਚ ਔਰਤਾਂ ਦੀ ਹਾਲਤ ਤਰਸਯੋਗ ਸੀ, ਸਮਾਜ ਵਿੱਚ ਜਾਤੀ ਪ੍ਰਥਾ ਅਤੇ ਹੋਰ ਵੀ ਕਈ ਕੁਰੀਤੀਆਂ